ਤੇ ਖੁੱਲ੍ਹੇ ਤੇ ਚੜ੍ਹਨ ਵਾਸਤੇ ਸੀੜੀਆਂ ਬਣਿਆ ਹੋਇਆ ਨੇਂ।

ਸਾਹਮਣੇ ਗੇਟ ਲੱਭ ਰਿਹਾ ਹੈ ਅਤੇ ਇੱਥੇ ਲਿਖਿਆ ਹੋਇਆ ਹੈ --

ਸਾਹਮਣੇ ਐ_ਸੀ ਦੇ ਕੰਪ੍ਰੇਸ਼ਰ ਲੱਗੇ ਹੋਏ ਹਨ ਬਾਹਰ ਸਕੂਟਿਆਂ ਤੇ ਮੋਟਰਸਾਈਕਲ ਖੜੇ ਨੇਂ।

ਇਕ ਮੂਰਤੀ ਬਣੀ ਹੋਈ ਹੈ ਮੂਰਤੀ ਦੇ ਗਲ ਵਿੱਚ ਹਾਰ ਪਾਏ ਹੋਏ ਨੇ।

ਇੱਕ ਬੰਦਾ ਤੇ ਇੱਕ ਜਨਾਨੀ ਬੈਠੇ ਨੇਂ ਓਹੰਦੇਂ ਹੱਥ ਵਿੱਚ ਲਿਫਾਫੇ ਹਨ।

ਤੇ ਦੀਵਾਰ ਉੱਤੇ ਇੱਕ ਆਰ_ਓ ਫਿਲਟਰ ਲੱਗਿਆ ਹੋਇਆ ਹੈ ਨਾਲ ਇੱਕ ਪੱਖਾ ਭੀ ਲੱਗਿਆ ਹੋਇਆ --

ਉਹਨਾਂ ਤੇ ਹਾਰ ਪਾਏ ਹੋਏ ਨੇ ਤੇ ਸਾਹਮਣੇ ਪੂਜਾ ਦੀ ਸਮੱਗਰੀ ਰੱਖੀ ਹੋਈ ਹੈ।

ਅਤੇ ਥੱਲੇ ਆਲ਼ੇ ਦੁਆਲੇ ਕੁਰਸੀਆਂ ਤੇ ਟੇਬਲ ਲੱਗੇ ਹੋਏ ਨੇਂ ਲਾਈਟਾਂ ਵੀ ਇੱਥੇ ਜਗਿਆਂ ਹੋਈਆਂ ਨੇਂ।

ਸਾਹਮਣੇ ਦੋ ਪੈਲਸ ਦਿਖ ਰਹੇ ਹਨ ਅਤੇ ਬਹੁਤ ਸੋਹਣੀਆਂ ਬੱਤੀਆਂ ਤੇ ਲੜੀਆਂ ਲੱਗੀਆਂ ਹੋਈਆਂ ਨੇ।

ਕੁਝ ਬੰਦੇ ਕੁਰਸੀ ਤੇ ਬੈਠੇ ਹੋਏ ਨੇ ਕੁਝ ਸਾਹਮਣੇ ਸਮਾਨ ਖਰੀਦ ਰਹੇ ਨੇ ਤੇ ਕੁਝ ਸੇ ਦੂਸ ਦੂਜੇ ਪਾਸੇ ਵੀ--

ਹੈ ਤੇ ਆਸੇ ਪਾਸੇ ਹੋਰ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ।

ਇਹ ਇੱਕ ਜੰਗਲ ਹੈ ਇੱਥੇ ਬੜੇ ਸਾਰੇ ਬੂਟੇ ਲੱਭ ਰਹੇ ਹਨ ਸਾਹਮਣੇ ਬਹੁਤ ਸਾਰੇ ਹੀਰਨ --

ਬਹੁਤ ਸਾਰੇ ਸਮਾਨ ਦੇ ਡੱਬੇ ਇੱਥੇ ਪਏ ਹੋਏ ਹਨ ਅਤੇ ਇੱਕ ਮੂਰਤੀ ਵੀ ਰੱਖੀ ਹੋਈ ਹੈ।